ਇਸ ਫੋਟੋ ਦੇ ਵਿੱਚ ਗਮਲੇ ਨਜ਼ਰ ਆ ਰਹੇ ਨੇ।

ਜਿਹਦੇ ਵਿੱਚ ਕੁਝ ਔਰਤਾਂ ਬੈਠੀਆਂ ਤੇ ਖੜੀਆਂ--

ਫੋਟੋ ਇਕ ਜਿਮ ਦੀ ਹੈ ਜਿੱਥੇ ਦੋ ਤਿੰਨ ਮੁੰਡੇ ਖੜੇ ਹੋਏ ਜਿਮ ਕਰਦੇ ਦਿਖਾਈ ਦੇ ਰਹੇ ਨੇ।

ਉਹਦੇ ਉੱਪਰ ਇੱਕ ਬੋਰਡ ਲੱਗਿਆ ਹੋਇਆ ਹੈ।

ਤੇ ਬਾਹਰ ਵਾਲੀ ਸਾਈਡ ਕਾਫੀ ਸਾਰੇ ਪੌਦੇ ਲੱਗੇ ਨੇ।

ਤੇ ਬਾਹਰ ਇੱਕ ਮੋਟਰਸਾਇਕਲ ਤੇ ਐਕਟਿਵਾ ਖੜ੍ਹੀ ਹੋਈ ਦਿਖਾਈ ਦੇ ਰਹੀ ਹੈ।

ਤੇ ਉਹਦੇ ਪਿੱਛੇ ਹਰੇ ਭਰੇ ਪੇੜ ਨਜ਼ਰ ਆ ਰਹੇ ਨੇ --

ਤੇ ਰੇਲਿੰਗ ਚਿੱਟੇ ਰੰਗ ਦੀ ਹੈ।

ਤੇ ਉੱਥੇ ਦੋ ਆਦਮੀ ਖੜੇ ਦਿਖਾਈ ਦੇ ਰਹੇ ਨੇ --

ਨਾਲ ਪੌੜੀਆਂ ਬਣੀਆਂ ਹੋਈਆਂ ਨੇ --

ਗੁਰਦੁਆਰਾ ਬਹੁਤ ਸੁੰਦਰ ਤਰੀਕੇ ਨਾਲ ਸਜੇਯਾ ਜਿਆ ਹੋਇਆ--

ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬੜੇ ਸੋਹਣੇ ਤਰੀਕੇ ਨਾਲ --

ਫੋਟੋ ਇੱਕ ਕਾਲਜ ਦੀ ਹੈ ਜਿਹਦੇ ਬਾਹਰ --

ਪਾਰਕ ਬਣਿਆ ਹੋਇਆ ਹੈ ਉਹਦੇ ਅੰਦਰ ਕਾਫੀ ਹਰਿਆ ਭਰਿਆ ਘਾਹ ਲੱਗਿਆ ਹੋਇਆ ਹੈ।

ਤੇ ਬਾਹਰ ਵਾਲੀ ਸਾਇਡ ਛੱਤਰੀ ਦੇ ਥੱਲੇ ਕਾਫੀ ਸਾਰੇ --

ਗੁਲਦਸਤੇ ਤੇ ਬੁੱਕੇ ਨਜ਼ਰ ਆ ਰਹੇ ਨੇ।

ਉਹਨੂੰ ਦੋ ਪਾਰਟੀਸ਼ਨ ਵਿੱਚ ਵੰਡਿਆ ਹੋਇਆ ਹੈ।

ਦੋ ਆਦਮੀ ਇੱਕ ਗੱਡੀ ਨੂੰ ਠੀਕ ਕਰਦੇ ਹੋਏ ਨਜ਼ਰ ਆ ਰਹੇ ਨੇ।

ਇੱਥੇ ਕੰਮ ਚੱਲ ਰਿਹਾ ਹੈ ਤੇ ਉਹਦੀ ਦੂਜੀ ਸਾਈਡ ਇੱਕ ਹਰੇ ਰੰਗ ਦਾ ਡਰੰਮ ਪਿਆ ਹੋਇਆ ਨਜ਼ਰ ਆ ਰਿਹਾ ਹੈ।

ਖਾਣ ਵਾਲੀ ਚੀਜ਼ ਰੱਖੀ ਹੋਈ ਹੈ।

ਤੇ ਉਹਨੇ ਚਿੱਟੇ ਰੰਗ ਦੀ ਸ਼ਰਟ ਤੇ ਚਿੱਟੇ ਰੰਗ ਦੇ ਬੂਟ ਪਾਏ ਹੋਏ ਹਨ।

ਕਾਫੀ ਸਾਰੇ ਹਰੇ ਭਰੇ ਪੇਡ ਪੌਦੇ ਲੱਗੇ ਹੋਏ ਨੇ।

ਜਿਹਦੇ ਅੰਦਰ ਬਹੁਤ ਸੋਹਣੇ ਤਰੀਕੇ ਨਾਲ ਡੈਕੋਰੇਸ਼ਨ ਕੀਤੀ ਗਈ ਹੈ ਤੇ--

ਇਹ ਫੋਟੋ ਇੱਕ ਮਾਰਕੀਟ ਦੀ ਹੈ।

ਤੇ ਚਿੱਟੇ ਰੰਗ ਦੀ ਏ ਬਿਲਡਿੰਗ ਬਣੀ ਹੋਈ ਹੈ।

ਤੇ ਇੱਕ ਆਦਮੀ ਗੈਸ ਭਰ ਰਿਹਾ ਹੈ।

ਤੇ ਉਹਦੇ ਬਾਹਰ ਜਿਹੜਾ ਪਾਰਕ ਹੈ ਉੱਥੇ ਹਰੇ ਭਰੇ ਪੌਦੇ ਲੱਗੇ ਨਜ਼ਰ ਆ ਰਹੇ ਹਨ।

ਉਹ ਨੇ ਕਾਲੇ ਰੰਗ ਦੀ ਸ਼ਰਟ ਪਾਈ ਹੋਈ ਹੈ।